ਚੱਲ thank you ਤੇਰਾ ਬਹੁਤ ਬਹੁਤ ਤੂੰ ਮੇਰੀ help

ਉਹ ਛੋਲੇ ਭਟੂਰੇ ਕਿੰਨੇ tasty ਲੱਗੇ ਸੀ ਆਪਾਂ ਜਦੋਂ ਗਏ market

ਉਹਨੇ ਨਾ ਯਾਰ ਆਪਣੀ ਸੀਗੀ ਚਾਲੀ ਦੀ ਹਨਾ ਚਾਲੀ ਪਤਾ ਭਟੂਰੇ ਮੰਗਵਾਏ ਉਹ ਮਹਿੰਗੇ ਪੈਂਦੇ ਆ ਹਨਾ ਵੀਹ

ਕਿੰਨੇ ਖਾ ਗਏ ਸੀਗੇ ਆਪਾਂ,

ਆਹ ਆਪ ਤੂੰ ਕਿੰਨੇ ਖਾ ਗਈ ਸੀਗੀ।

ਤੂੰ ਬਹੁਤ ਜ਼ਿਆਦਾ ਖਾਂਦੀ ਹੈ ਯਾਰ

ਕੀ combination ਹੈ ਪਹਿਲਾਂ ਗੋਲ ਗੱਪੇ ਖਾਣੇ ਠੀਕ ਹੈ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

ਕਿਉਂਕਿ ਗਰਮੀ ਜ਼ਿਆਦਾ ਸੀ ਪਹਿਲਾਂ juice ਲਿਆ ਆਪਾਂ ਨੇ ਠੀਕ ਹੈ ਉਸ ਤੋਂ ਬਾਅਦ ਨਾਲ ਦੀ ਨਾਲ ਚਾਹ

ਕੀ ਕਹਿੰਦੇ ਹੁਣੇ ਵੀ ਇਹ ਪਾਗਲ ਨੇ ਕੁੜੀਆਂ। ਹੋਰ ਚਾਹ ਦੱਸ ਵਿੱਚ ਹੀ ਚਾਹ ਪੀਲੀ। ਸਹੀ ਗੱਲ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

ਕਿਉਂ ਨੀ ਚੁੱਕਿਆ ਸੀਗਾ

ਆਪ ਡਿੱਗ ਪਈ ਏਦਾਂ ਪੌੜੀਆਂ ਤੋਂ ਉੱਤਰਦੀ,

ਮੇਰਾ ਢਿੱਡ ਨਾ ਪੂਰਾ ਫੁੱਲ ਭਰ ਗਿਆ ਸੀਗਾ।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

ਉਦੋਂ ਮੈਂ ਨਾ ਆਪਣੀ sister ਦੇ ਚੋਰੀ ਕਰਕੇ ਲੈ ਕੇ ਆਈ ਸੀ ਹੋਰ ਮੈਨੂੰ ਆ ਕੇ ਪੁੱਛੇ ਕਹਿੰਦੀ ਕਿਉਂ ਪਾ ਕੇ ਲੈ ਕੇ ਗਈ।

ਹੋਰ ਤੂੰ ਤਾਂ ਮੈਨੂੰ ਤਿੰਨ ਚਾਰ second ਏਦਾਂ ਹੀ ਰੱਖਿਆ।

ਮੇਰੇ ਤਾਂ ਖੁੱਦ ਹੱਸੀ ਨਿਕਲ ਰਹੀ ਸੀਗੀ ਤੈਨੂੰ ਕੀ ਪਕੜਨਾ,

ਬਸ ਯਾਰ ਮੈਂ ਤਾਂ ਇੰਨੀ ਉਹ ਹੋ ਗਈ ਇੰਨੀ ਸ਼ਰਮ ਆਵੇ ਵੀ ਮੈਨੂੰ ਹਾਏ। ਆਪਾਂ ਉੱਥੇ ਵੀ ਤਾਂ ਗਏ ਸੀ ਵੀ ਮਾਰਟ ਤੇਰਾ ਉਹ ਇਹ ਪਰਸ ਲੈਣ ਸਹੀ ਗੱਲ ਹੈ ਤੂੰ ਐਸਾ ਪਰਸ ਦਿਵਾਇਆ ਬਾਕੀ ਸਾਰੀਆਂ ਚੀਜ਼ਾਂਂ ਤਾਂ ਤੂੰ ਮੈਨੂੰ ਵਧੀਆ ਦਿਵਾਈਆਂ ਨੇ ਪਟਿਆਲੇ ਤੋਂ ਹਨਾ ਪਰ ਇਹ ਨਾ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

ਅੱਛਾ ਏਦਾਂ ਦੀ ਆ, ਮੈਨੂੰ ਕੀ ਪਤਾ ਸੀ ਹੁਣ, ਉੱਥੇ ਤਾਂ ਖੁੱਲ ਰਹੀ ਸੀ ਲੱਗ ਰਹੀ ਸੀ। ਤਾਂ ਸੀ ਨਾ ਦਿਵਾਇਆ ਤਾਂ ਅੱਛਾ ਸੀ। ਹਮ ਬਸ ਹੋਰ ਲੈ ਕੇ ਆਉਣਾ ਮੈਂ। ਨਹੀਂ ਨਹੀਂ ਪਰਸ ਦੇ ਵਿੱਚ ਦੇਖ ਲੈ ਪਰਸ ਓਨਾ ਨੀ,

ਤੇ ਆਪਾਂ lift 'ਚ ਗ਼ਲਤ ਨੀ ਚਲੇ ਗਏ ਸੀ, ਆਪਾਂ ਬਿਲਕੁਲ zero ਉਹਦੇ ਤੇ ਚਲੇ ਗਏ ਸੀਗੇ।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

ਹਾਂ ਉਹ ਉਹ ਵੀ ਸੋਚਦੇ ਹੋਣੇ ਲੋਕਾਂ ਕੋਲੇ ਇਹਨਾਂ ਕੋਲ ਆਹੀ ਤਾਰ ਹੈਗੀ ਕੋਈ lift 'ਚ ਆਉਣ ਦੀ।

ਤੇ lift ਵੀ ਕਿਵੇਂ ਦੀ ਸੀਗੀ ਹਨੇਰੇ ਤਾਂ ਹਨੇਰਾ ਸੀਗਾ ਵਿੱਚ light ਨਾ,

ਸਹੀ ਗੱਲ ਆ ਹਮ ਕਿੰਨਾ ਬਸ। ਯਾਰ ਮੈਂ ਨਾ ਕਦੇ ਕਦੇ ਬਹੁਤ ਯਾਦ ਕਰਕੇ ਹੱਸਦੀ ਹੈਗੀ। ਫਿਰ ਹ~ ਯਾਦਾਂ ਤਾਂ ਆਉਂਦੀਆਂ, ਇਹੀ ਤਾਂ ਯਾਦਾਂ ਰਹਿੰਦੀਆਂ ਨੇ ਗੀਆਂ ਹੋਰ।

ਹੁਣ ਚੱਲਾਂਗੇ ਥੋੜ੍ਹੇ ਦਿਨਾਂ ਤੱਕ ਆਪਾਂ ਫਿਰ ਠੀਕ ਹੈ, ਪਰ ਆਪਾਂ ਕਿਲ੍ਹਾ

ਹਾਂ ਦੁਕਾਨਾਂਂ ਦੇਖੀਆਂ ਨੇਗੀਆਂ ਬਾਈ number ਤੇ ਉੱਥੇ ਵੀ ਬਹੁਤ ਸੋਹਣੇ ਸੋਹਣੇ ਸੂਟ ਮਿਲਦੇ ਨੇਗੇ,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

ਮਹਿਲ ਵੀ ਨੀ ਲੈ ਕੇ ਗਈ ਦੇਖ ਲੈ ਮੇਰੀ, ਬਸ ਹੁਣ ਤੇ ਮੇਲਾ ਬੰਦ ਹੋ ਗਿਆ ਨਾ, ਹਾਂ ਯਾਰ ਹੁਣ ਤੇ ਮੇਲਾ ਬ~ ਪਰ ਨਹੀਂ ਇੱਕ ਕੁੜੀ ਕਹਿ ਰਹੀ ਸੀਗੀ ਵੀ ਇਹ ਅੱਗੇ ਵੀ ਲੱਗੇਗਾ,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 ਯਾਰ ਉਸ ਦਿਨ ਨੀਂਦ ਹੀ ਏਡੀ ਆ ਰਹੀ ਸੀ ਕੀ ਕਰਾਂ ਮੈਂ, ਮੈਨੂੰ ਨੀਂਦ ਬਹੁਤ ਆ ਰਹੀ ਸੀ ਤੇ ਤੈਨੂੰ ਲੱਗਿਆ ਵੀ ਮੈਂ

Craft ਮੇਲਾ ਕਹਿੰਦੇ ਆ, ਸ਼ੀਸ਼ ਮਹਿਲ ਦਾ craft ਮੇਲਾ।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 ਨਹੀਂ ਯਾਰ ਇਹ ਨੀ ਪਤਾ ਮੈਨੂੰ ਇੱਕ ਇੱਥੇ ਵੀ ਲੱਗਿਆ ਸੀਗਾ ਮੇਲਾ ਅਹ ਕਿੱਥੇ ਘਾਘਰ ਘਾਘਰ ਪਤਾ ਨੀ, ਮੈਨੂੰ ਯਾਦ ਨੀ ਹੈਗਾ ਨਾਮ। ਇੱਥੇ ਲੱਗਦਾ ਹੈ ਨਹੀਂ ਯਾਰ ਮੈਨੂੰ ਨਾਮ ਨੀ ਯਾਦ ਉਹ ਆਪਣੀ history 'ਚ ਵੀ ਆਉਂਦਾ ਹੈਗਾ chapter history 'ਚ ਹੀ ਆਉਂਦਾ ਉਹ। ਹਾਏ ਯਾਰ ਬਸ ਮੈਂ ਇੱਕ ਵਾਰ ਗਈ ਹਾਂ ਸਿਰਫ਼ ਸ਼ੀਸ਼ ਮਹਿਲ ਮੈਂ ਵੀ ਤਾਂਂ ਮੈਂ ਦੋ ਵਾਰ ਗਈ ਹਾਂ ਚੱਲ ਚੱਲ ਪਵਾਂਗੇ ਪਿੱਛ~ ਅਗਲੇ ਸਾਲ। ਹਮ ਚੱਲ ਆਹ ਹੁਣ sunday ਆਉਣ ਵਾਲਾ ਥੋੜ੍ਹੀ ਦਿਨ ਬਾਕੀ ਨੇ ਤੂੰ ਮੈਨੂੰ।

ਆਹੋ ਘੁੰਮ ਲਈ ਘੁੰਮ ਲਈ

ਜਾਵਾਂਗੇ ਤੂੰ ਮੈਨੂੰ ਘੁਮਾ ਲਿਆਈ, ਇੱਕ ਤਾਂ ਆਹ ਆਪਣਾ ਪਾਰਕ ਹੈ ਜਿਹੜਾ।

ਉਹ next ਮਾਹ ਘੁੰਮ ਲਵਾਂਗੇ ਠੀਕ ਹੈ l

ਹਾਂ ਉੱਥੇ ਵੀ ਜਾਏ ਆਵਾਂਗੇ ਹਨਾ ਬਹੁਤ

ਹਾਂ ਉਹ ਉੱਥੇ ਚੱਲਾਂਗੀਆਂ ਨਹੀਂ। ਹਮ ਉੱਥੇ ਚੱਲਾਂਗੇ ਆਪਾਂ ਉਹ ਬੜੀਆਂ ਬੰਕ ਮਾਰ ਕੇ ਉੱਥੇ ਪਾਰਕ 'ਚ ਚਲੀਆਂ ਜਾਂਦੀਆ ਸੀਗੀਆਂ

ਮੇਰੇ ਪਾਸ sir phone ਕਰਦਾ ਕਿੱਥੇ ਆ ਤੁਸੀਂ ਆਏ ਨੀ sir ਅਸੀਂ ਬਿਮਾਰ ਹੋ ਰਹੇ ਹਾਂ sir ਮੇਰੀ ਤਬੀਅਤ ਥੋੜ੍ਹੀ ਖ਼ਰਾਬ ਹੈ sir ਆ ਨੀ ਸਕਦੇ।

ਦੂਜੀ ਕਿੱਥੇ ਆ ਤੇਰੇ ਨਾਲ ਦੀ ਮੈਂ ਕਿਹਾ

ਹਮ ਯਾਦਾਂ ਬਹੁਤ ਨੇ ਯਾਰ ਆਏ ਪਟਿਆਲੇ ਤੂੰ ਮੇਰੇ ਪਟਿਆਲਾ ਯਾਦ ਕਰਵਾ ਦਿੱਤਾ ਫਿਰ। ਹੋਰ ਨਜ਼ਾਰੇ ਹੀ ਆਉਂਦੇ ਨੇਗੇ ਗੱਲਾਂ,

ਹੁਣ ਆਪਾਂ ਕਦੇ ਘੁੰਮਾਂਗੇ।

ਬਸ ਆਹ sunday ਨੂੰ ਆ ਰਹੀ ਹਾਂ ਮੈਂ ਘੁੰਮਾਈ ਮੈਨੂੰ।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

ਬਸ ਥੋੜ੍ਹਾ ਜਿਹਾ ਹੀ ਰਹਿ ਗਿਆ।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

ਹਾਂਜੀ ਹਾਂ ਠੀਕ ਹੈ ਚਲੋ।

hello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

ਮੈਂ ਵਧੀਆ ਜੀ ਤੁਸੀਂ ਦੱਸੋ? ਮੈਂ ਵੀ ਵਧੀਆ ਹੋਰ ਘਰੇ ਸਭ ਵਧੀਆ? ਹਾਂ ਜੀ ਸਭ ਵਧੀਆ ਕੀ ਕਰਦੇ ਸੀ? ਮੈਂ ਯਾਰ ਨੋਟਸ ਬਣਾ ਰਹੀ ਸੀਗੀ ਜਿਹੜਾ ਓਹੋ ਅਹ ਪੰਜ ਪਾਂਡਵ ਨਹੀਂ ਸੀ ਉਨ੍ਹਾਂ ਦਾ ਜਿਹੜਾ ਸਭ ਤੋਂ ਛੋਟਾ ਭਰਾ ਸੀਗਾ ਨਾ ਸਹਿਦੇਵ ਓਹਦੇ ਬਾਰੇ

ਤੇ ਓਸਤੇ information ਲੱਭ ਰਹੀ ਸੀ ਮੈਨੂੰ but ਉਹ ਕੁਝ ਜਿਆਦਾ ਸਮਝ ਨਹੀਂ ਆ ਰਿਹਾ ਸੀਗਾ ਤੁਹਾਨੂੰ ਹੈਗੀ ਹੈ ਕੋਈ knowledge ਓਹਦੇ ਬਾਰੇ ਹਾਂ ਜੀ ਮੈਨੂੰ ਪਤਾ ਹੈ ਇਨ੍ਹਾਂ ਦੇ ਬਾਰੇ ਤੇ ਮੈਂ ਤੁਹਾਨੂੰ ਦੱਸ ਦਿੰਨੀ ਹਾਂ

ਹਾਂ ਜੀ ਜਿਹੜਾ ਸਹਿਦੇਵ ਸੀ ਨਾ ਇਹ ਮਹਾਕਾਵਿ ਮਹਾਕਾਰਕ ਦੇ ਪੰਜ ਮੁੱਖ ਪਾੱਤਰ ਪੰਜ ਭਰਾਵਾਂ ਵਿਚੋਂ ਸਭ ਤੋਂ ਛੋਟਾ ਸੀ ਤੇ ਉਹ ਅਸੀਂ ਉਸਦਾ ਜੁੜਵਾ ਭਰਾ ਨਕੁਲ ਰਾਜਾ ਪਾਂਡੂ ਅਤੇ ਰਾਣੀ ਮਾਦ੍ਰੀ

ਪੁੱਤਰ ਦਾ ਵਰਦਾਨ ਪ੍ਰਾਪਤ ਹੋਇਆ ਸੀ ਤੇ ਸਹਿਦੇਵ ਨੂੰ ਤਲਵਾਰਬਾਜ਼ੀ ਤੇ ਜੋਖਿਮ ਜੋਤਿਸ਼ ਜੋਤਿਸ਼ ਵਿੱਚ ਨਿਪੁੰਨ ਦੱਸਿਆ ਦੱਸਿਆ ਗਿਆ ਹੈ ਕੁਰੂਕਸ਼ੇਤਰ ਪਰ ਯੁੱਧ ਦੇ ਦੌਰਾਨ ਉਸਨੇ ਸ਼ਕੁਨੀ ਸਮੇਤ ਕਈ ਯੋਧਿਆਂ ਨੂੰ ਮਾਰ ਦਿੱਤਾ ਸੀ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

ਹਾਂ ਜੀ ਸਹਿਦੇਵ ਸਭ ਸੰਸਕ੍ਰਿਤ ਦੇ ਸ਼ਬਦਾਂ ਸਾਹਾਂ ਅਤੇ ਦੇਵ ਸਾਹਾਂ ਮਤਲਬ ਸਹੀ ਤੇ ਦੇਵ ਮਤਲਬ ਦੇਵਾ ਮਤਲਬ ਦੇਵ ਤੋਂ ਲਿਆ ਗਿਆ ਹੈ ਸਾਇਆ ਦਾ ਮਤਲਬ ਨਾਲ ਅਤੇ ਦੇਵ ਇੱਕ ਹਿੰਦੂ ਸ਼ਬਦ ਇਸਲਈ ਵਰਤਿਆ ਜਾਂਦਾ ਹੈ ਇਸਦੀ ਸ਼ਾਬਦਿਕ ਤੌਰ ਤੇ ਸਹਿਦੇਵ ਦਾ ਅਰਥ ਹੈ ਦੇਵੀਆਂ ਨਾਲ ਅਰਥ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 ਅਸ਼੍ਵਿਨੀ ਅਸ਼੍ਵਿਨੀ ਤੋਂ ਵਰਦਾਨ ਦੇ ਰੂਪ ਵਿੱਚ ਜਨਮ ਲਿਆ ਅੱਛਾ ਤੇ ਫੇਰ ਓਹਦਾ ਜਨਮ ਵਗੈਰਾ ਕਿੱਥੇ ਹੋਇਆ ਸੀ ਤੇ ਓਹਦਾ ਬਚਪਨ ਕਿੱਥੇ ਬੀਤਿਆ ਹਾਂ ਜੀ ਪਾਂਡੂ ਦੇ ਬੱਚੇ ਪੈਦਾ ਨਾ ਕਰ ਸਕਣ ਕਾਰਣ ਮਾਦ੍ਰੀ ਨੂੰ ਰਿਸ਼ੀ ਦੁਆਰਾ ਰਿਸ਼ੀ ਦੁਰਵਾਸਾ ਦੁਆਰਾ ਕੁੰਤੀ ਦੇਵੀ ਨੂੰ ਦਿੱਤੇ ਗਏ ਵਰਦਾਨ ਨੂੰ ਜਨਮ ਦੇਣ ਲਈ ਵਰਤਣ ਪਿਆ ਪਿਆ ਜਿਸ ਤੇ ਅਸਵੀਨੀ ਕੁਮਾਰ ਨੂੰ ਨਕੁਲ ਅਤੇ ਸਹਿਦੇਵ ਨੂੰ ਜਨਮ ਦੇਣ ਲਈ ਬੁਲਾਇਆ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 ਅਹ ਸ਼ਸਤਰ ਵਿਦਿਆ ਦਿੱਤੀ ਉਸਨੇ ਤਲਵਾਰ ਅਤੇ ਕੁਹਾੜੀ ਲੜਾਈ ਦੌਰਾਨ ਲੜਨ ਵਿੱਚ ਆਪਣੇ ਹੁਨਰਾਂ ਵਿੱਚ ਮਹਾਰਤ ਹਾਸਲ ਕੀਤੀ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 ਜੋਤਿਸ਼ ਸ਼ਾਸਤਰ ਦਾ ਗਈਆਂ ਵੀ ਪ੍ਰਾਪਤ ਕੀਤਾ ਸੀ ਅੱਛਾ ਤੇ ਮੈਂ ਸੁਣਿਆ ਉਨ੍ਹਾਂ ਦੇ ਦੋ ਵਿਆਹ ਹੋਏ ਸੀ ਤਾਂ ਉਨ੍ਹਾਂ ਦੇ ਵਿਆਹ ਬਾਰੇ ਦੱਸ ਸਕਦੇ ਹੋ ਕੁਝ

ਹਾਂ ਜੀ ਮੈਂ ਉਨ੍ਹਾਂ ਦੇ ਬੱਚੇ ਤੇ ਵਿਆਹ ਬਾਰੇ ਦੱਸਦੀ ਹਾਂ ਬਾਅਦ ਵਿੱਚ ਜੀ ਕੁੰਤੀ ਅਤੇ ਪੰਜ ਪਾਂਡਵ ਹਸਤਿਨਪੁਰ ਚਲੇ ਗਏ ਸਹਿਦੇਵ ਦਾ ਮੁੱਖ ਹੁਨਰ ਤਲਵਾਰ ਚਲਾਉਣਾ ਸੀ ਸਹਿਦੇਵ ਨਾ ਹਰ ਪਹਿਲੂ ਦੇ ਵਿੱਚ ਨਰਮ ਵਿਵਹਾਰ ਵਿਵਹਾਰ ਵਾਲਾ ਧੀਰਜ ਵਾਲਾ ਤੇ ਸਦਗੁਣੀ ਕਿਹਾ ਜਾਂਦਾ ਹੈ ਮਤਲਬ ਕਿ ਉਨ੍ਹਾਂ ਦਾ ਜੋ ਵਿਵਹਾਰ ਸੀ ਨਾ ਉਹ ਵਾਲਾ ਮਤਲਬ ਬਹੁਤ ਹੀ ਚੰਗੇ ਸਨ ਉਹ ਸੁਭਾਅ ਦੇ ਤੇ ਸਿਵਾਏ ਇਸਦੇ ਇੱਕ ਉਹ ਆਪਣੀ ਬੁਧਿ ਤੇ ਆਪਣੇ ਅਧਿਆਤਮਕ ਗਿਆਨ ਬਾਰੇ ਹੰਕਾਰ ਸੀ ਸਹਿਦੇਵ ਦੀ ਦੋ ਪਤਨੀਆਂ ਸਨ ਦਰੋਪਦੀ ਪਾਂਡਵਾਂ ਦੀ ਸਾਂਝੀ ਪਤਨੀ ਸੀ ਅਤੇ ਵਿਜਯਾ ਜਿਸ ਨਾਲ ਉਸ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

ਤੇ ਇਸ ਲਈ ਉਸ ਨਾਲ ਦੂਜਾ ਵਿਆਹ ਕਰਾਇਆ ਸਹਿਦੇਵ ਨੇ ਉਹਨਾਂ ਦੀ ਭੈਣ ਵੀ ਸੀ ਮੌਸੇਰੀ ਭੈਣ ਸੀ ਉਨ੍ਹਾਂ ਦੀ ਸਹਿਦੇਵ ਦੀ

ਅਹ ਅਤੇ ਆਹਾ ਮੈਂ ਸੁਣਿਆ ਵੀ ਇਹ ਜਲਾਬਤਨੀ ਚੌਸਰ ਦੀ ਖੇਡ ਵਿਚ ਯੁਧਿਸ਼ਟਰ ਦੀ ਹਾਰ ਦਾ ਮਤਲਬ ਇਹ ਸੀ ਕਿ ਸਾਰੇ ਪਾਂਡਵਾਂ ਨੂੰ ਤੇਰਾਂ ਸਾਲ ਲਈ ਜਲਾਬਤਨੀ ਵਿੱਚ ਰਹਿਣਾ ਪਿਆ ਸੀ ਤੇ ਇੱਕ ਵਾਰ ਜਲਾਬਤਨ ਹੋਣ ਤੋਂ ਬਾਅਦ ਜਟਾਸੁਰ ਬ੍ਰਾਹਮਣ ਦੇ ਭੇਸ ਵਿੱਚ ਦਰੋਪਦੀ ਸਹਿਦੇਵ ਤੇ ਯੁਧਿਸ਼ਟਰ ਦੇ ਨਾਲ ਨਕੁਲ ਨੂੰ ਅਗਵਾਹ ਕਰ ਲਿਆ ਤੇ ਭੀਮ ਨੇ ਅਖੀਰਕਰ ਉਨ੍ਹਾਂ ਨੂੰ ਬਚਾਇਆ ਸੀ ਮਿਲ ਕੇ ਰਹੇ ਸੀਗੇ ਹੈ ਨਾ ਤੇਰਾਂ ਸਾਲ ਹਾਂ ਜੀ ਹਾਂ ਜੀ ਹਾਂ ਜੀ ਤੇ ਨਾ ਤੇਰਵੇਂ ਸਾਲਾਂ ਦੌਰਾਨ ਹਾਂ ਜੀ ਬੋਲੋ

ਹਾਂ ਜੀ ਤੇਰਵੇਂ ਸਾਲਾਂ ਦੌਰਾਨ ਸਹਿਦੇਵ ਨੇ ਵੈਸ਼ ਦਾ ਭੇਸ ਧਾਰਨ ਕੀਤਾ ਸੀ ਵਿਰਾਟ ਦੇ ਰਾਜ ਵਿੱਚ ਧੰਦੇ ਦੀ ਭਾਲ ਅੰਦਰ ਪੰਡਤ ਆਪਣੇ ਅੰਦਰ ਪਾਂਡਵ ਉਸਨੂੰ ਜਾ ਗਵਾਲਾ ਕਹਿੰਦੇ ਹਨ ਨਾਮ ਦਾ ਰੱਖ ਲਿਆ ਉਸਨੇ ਇੱਕ ਗਊਸ਼ਾਲਾ ਦੇ ਵਿੱਚ ਕੰਮ ਕੀਤਾ ਮਤਲਬ ਉੱਥੇ ਨਾ ਉਨ੍ਹਾਂ ਨੇ ਇੱਕ ਗਊਸ਼ਾਲਾ ਦੇ ਵਿੱਚ ਕੰਮ ਕੀਤਾ ਤੇ ਵਿਰਾਟ ਦੇ ਰਾਜ ਵਿੱਚ ਉਹ ਗਊਸ਼ਾਲਾ ਵਿੱਚ ਹੀ